ਇਹ ਆਪਣੇ ਕੋਲ ਕੋਈ ਸਕੂਲ ਦਾ ਪਾਰਕ ਦਿਖਾਈ ਦੇ ਰਿਹਾ ਸਕੂਲ ਦੇ ਵਿੱਚ --

ਪ੍ਰੈਕਟੀਕਲਸ ਕਰ ਰਹੇ ਨੇ ਜਿਸ ਦੇ ਵਿੱਚ ਆਪਣੇ ਕੋਲ ਕਲਰਡ ਪੇਪਰ ਲਿਆ ਗਿਆ ਹੈ ਇੱਕ ਸੀਜਰ ਪਈ ਦਿਖਾਈ ਦੇ ਰਹੀ ਹੈ।

ਦੋ ਤਿੰਨ ਗਮਲਿਆਂ ਦੇ ਵਿੱਚ ਵਾਈਟ ਵਾਈਟ ਕਲਰ ਦੇ ਪੱਥਰ ਵੀ ਪਏ ਨੇ।

ਇਹ ਆਪਣੇ ਕੋਲ ਕੋਈ ਮੰਦਰ ਸ਼ੋਅ ਹੋ ਰਿਹਾ ਮੰਦਰ ਦੇ ਵਿੱਚ ਲੋਕ ਥੱਲੇ ਬੈਠੇ ਨੇ। ਅੱਗੇ --

ਤੇ ਇਕ ਤੋਂ ਲੈ ਕੇ ਪੰਜ ਤੱਕਨ ਆਪਣੇ ਕੋਲ ਨੰਬਰ ਇਕ ਦੋ ਤਿੰਨ ਚਾਰ ਪੰਜ ਨੰਬਰ ਦੀ ਚਿੱਟ ਲੱਗੀਆਂ ਹੋਈਆਂ ਨੇ।

ਅਪਨੇ ਕੋਲ ਚੇਅਰ ਦੇ ਪਿੱਛੇ ਜਿਹੜੇ ਕੁਛ ਕਾਰਡਸ ਪਏ ਹਨ ਤੇ ਇੱਕ ਸਾਈਡ ਤੇ ਕੁਛ ਅਲੱਗ ਅਲੱਗ ਤਰਹਾਂ ਦੇ ਡੱਬੇਆਂ ਦੇ ਡਿਜ਼ਾਈਨ ਪਏ ਨੇਂ।

ਤੇ ਉਹਦੇ ਬਹੁਤ ਸਾਰੀਆਂ ਬਿਜ਼ਲੀ ਦੀਆਂ ਤਾਰਾਂ ਦਿਖਾਈ ਦੇ ਰਹੀਆਂ ਨੇ ਤੇ ਇੱਕ ਸਾਈਡ ਤੇ ਆਪਣੇ ਕੋਲ ਇੱਕ ਪੁੱਲ ਦੀ- -

ਯੈਲੋ ਤੇ ਪਰਪਲ ਕਲਰ ਦੇ ਪਰਦਿਆਂ ਨਾਲ ਡੈਕੋਰੇਟ ਕੀਤਾ ਗਿਆ ਇੱਕ ਲੇਡੀ ਦਿਖਾਈ ਗਈ ਐ ਜਿਸਦੇ ਯੈਲੋ ਕਲਰ ਦੀ ਸਾੜੀ ਪਾਈ ਹੋਈ ਐ।

ਇਹ ਆਪਣੇ ਕੋਲ ਇੱਕ ਰਿਵਰ ਬ੍ਰਿਜ ਦਿਖਾਈ ਦੇ ਰਿਹਾ ਹੈ।

ਜਿੰਨਾਂ ਨੂੰ ਉਹ ਕੀ ਆ ਇੰਸਟਰਕਸ਼ਨਸ ਦੇ ਰਹੇ ਨੇ ਅੱਗੇ ਲਿਜਾਣ ਵਿੱਚ ਹੈਲਪ ਕਰ ਰਹੇ ਇੱਕ ਲੇਡੀ ਖੜੀ ਐ ਜਿਸਦੀ ਸਾੜੀ ਪੈਣੀ ਹੋਈ ਏ ਤੇ ਪਰਸ ਟੰਗਿਆ ਹੋਇਆ ਐ।

ਇਹ ਆਪਣੇ ਕੋਲ ਐਚਡੀਐਫਸੀ ਬੈਂਕ ਤੇ ਬ੍ਰਾਂਚ ਦੀ ਬਿਲਡਿੰਗ ਹੈ ਜਿਸਦੇ ਬਾਹਰ ਚਾਰ ਆਦਮੀ ਖੜੇ ਹਨ।

ਕਲਰ ਦੀ ਸ਼ਰਟ ਪਾਈ ਹੋਈ ਹੈ ਤੇ ਬਲੈਕ ਕਲਰ ਦੀ ਐਨਕ ਲੱਗੀ ਹੋਈ ਹੈ ਬਾਰੀਆਂ ਦੇ ਵਿੱਚ ਕੁਝ ਕਾਪੀਸ ਪਈਆਂ ਹਨ।

ਹੋਰ ਤੁਹਾਡਾ ਰੈਸਟੋਰੈਂਟ ਪੈਰਲ ਸ਼ੋ ਹੋ ਰਿਹਾ ਹੈ ਕੋਈ ਫੰਕਸ਼ਨ ਏ ਇਸ ਵਿੱਚ ਵਾਈਟ ਕਲਰ ਦੇ ਅੱਗੇ-ਅੱਗੇ ਸੋਫੇ ਲਗਾਏ ਹਨ ਪਿੱਛੇ ਬਹੁਤ ਸੁੰਦਰ --